ਇਹ ਇੱਕ ਪਾਰਕ ਹੈ ਜਿਸ ਦੇ ਵਿੱਚ ਅਸੀਂ ਬਹੁਤ ਝੂਲੇ ਦੇਖ ਰ--

ਹਾਂ ਇਹ ਬੋਹੁਤ ਸੋਹਣੀਆਂ ਮਸ਼ੀਨਾਂ ਪਈਆਂ ਹਨ।

ਇੱਸ ਦੇ ਅੰਦਰ ਬੋਹੁਤ ਵਧੀਆ ਸਮਾਨ ਲੱਗਾ ਹੋਏ ਆ ਹੈ।

ਜੋ ਕਿ ਅਸੀ ਸਾਹਮਣੇ ਦੇਖ ਰਹੇ ਹਾਂ।

ਇਹ ਇੱਕ ਪੈਲੇਸ ਹੈ ਜਿਸਦੇ ਵਿੱਚ ਬਹੁਤ ਸ਼ਾਂਤੀ ਅਤੇ ਖਾਲੀਪਨ ਹੈ।

ਜਿਸ ਵਿੱਚ ਅਸੀਂ ਬਹੁਤ ਸਾਰੀਆਂ ਗੱਡੀਆਂ ਖਰਾਬ ਦੇਖ ਰਹੇ ਹਾਂ ਜੋ ਕਿ ਬਹੁਤ--

ਇਹ ਬਹੁਤ ਸੋਹਣਾ ਨਜ਼ਰ ਆ ਰਹਾ ਹੈ।

ਇਸ ਨੂੰ ਕਿਰੀਆਨਾ ਸਟੋਰ ਕਹਿੰਦੇ ਹਨ।

ਤੇ ਬਾਕੀ ਸਾਰੇ ਰਾਮ ਨਾਲ ਸੁਨ ਰਹੇ ਹਨ।

ਜਿਸ ਵਿੱਚ ਇਕ ਟਰੰਕ ਨਜ਼ਰ ਆ ਰਹਾ ਹੈ।

ਜੋ ਕਿ ਅਸੀ ਇਸ ਦੇ ਵਿੱਚ ਦੇਖ ਰਹੇ ਹਾਂ।